ਵਧੀਆ ਹੈ ਜੀ ਤੁਸੀਂ ਸੁਣਾਓ ਕਿ ਚੱਲ ਰਹਿਆ ਹੈ ਅੱਜ ਕਲ ਅੱਜ ਕਲ ਬੱਸ ਜੀ ਕਲ ਕਲ ਤੇ ਪਰਸੋ ਵਸਾਖ਼ੀ ਹੈਗੀ ਹੈ ਤੇ ਅਸੀਂ ਮੈਂ ਕਯਾ ਬਜ਼ਾਰ ਬਜ਼ੁਰ ਥੋੜੀ shopping ਕਰੀਏ ਵਸਾਖ਼ੀ ਤੇ ਜਾਣਾ ਹੈ

ਵਸਾਖ਼ੀ ਤੇ ਕਰਦੇ ਕਿ ਹੋ ਏਥੇ ਤੇ ਬੱਸ

ਕਰਦੇ ਕਿ ਹੈ ਅਪਣੇ ਘਰ ਮਤਲਬ ਖਾਨ ਪੀਣ ਦਾ ਸਮਾਨ ਲਿਆਈਦਾ ਜਿਵੇਂ ਬੱਚੇ ਦੀ ਪਹਿਲੀ ਵਸਾਖ਼ੀ ਮੁੰਡੇ ਦੀ ਓਹਦੇ ਵਿੱਚ ਮੋਠ ਮੁੱਠ ਲਿਆ ਕੇ ਬਜਾਰੋਂ ਤੇ ਉਹ ਰਾਤੀ ਪਿਗੋਹ ਦੇਣੇ ਹਾਂ ਸਾਡੇ ਪੰਜਾਬ ਵਿਚ ਇੰਜ ਕਰਦੇ ਨੇ ਤੇ ਮੋਠ ਪਿਯੋ ਕੇ ਸਵੇਰੇ ਅਪਣੇ ਰਿਸ਼ਤੇਦਾਰਾ ਦੇ ਘਰ ਵੰਢ ਦੇਣੇ ਹਾਂ ਨਾਲ fruit ਵਗੈਰਾ ਤੇ ਬੱਚੇ ਦੇ ਗੱਲ ਚ ਹਾਰ ਪਾ ਕੇ ਇੰਨੂੰ ਗੁਰਦੁਆਰੇ ਸ਼ਨਾਨ ਕਰਵਾ ਕੇ ਨਾਨਕਯਾ ਦਾ ਸੂਟ ਪਵਾ ਕੇ ਤੇ ਵਸ਼ਾਖੀ ਤੇ ਗੁਰਦੁਆਰੇ ਚ ਲੇ ਜਾਂਦੇ

ਪਹਿਲਾਂ ਤਾ ਇਹ ਹੋਂਦਾ ਸੀ ਗਾ ਤੇਰਾ ਨੂੰ ਤੇਰਾ ਨੂੰ ਲੋਕੀ ਬਣਾਣ ਲਗ ਪਏ

ਹੁਣ ਪਰਸੋ ਹੀ ਹੈ ਜਿਵੇਂ ਹੁਣ ਤੁਹਾਡੇ ਘਰ ਵੀ ਪਹਲੀ ਵਸਾਖ਼ੀ ਮੁੰਡੇ ਦੀ ਤੇ ਹੁਣ ਤੁਸੀਂ ਕਿਵੇਂ ਕਰਨਾ ਹੈ ਸਾਡੇ ਤਾ normal ਹੀ ਹੋਂਦਾ ਹੈ ਬਈ ਅਸੀਂ ਤੇ ਗੁਰਦੁਆਰੇ ਚ ਹੀ ਜਾਏ ਆਂਦੇ ਹਾਂ ਹੋਰ ਕਿਸੀ ਦਾ ਬੱਸ ਛੁਟੀ ਦਾ ਰਹਿੰਦਾ ਬੱਚਿਆਂ ਨੂੰ ਹੈ ਹਾਂ ਬੇਟੀ ਨੂੰ ਛੁਟੀ ਵਿੱਚ sunday ਨਾ ਆਏ ਵਸਾਖ਼ੀ ਦੀ ਛੁਟੀ ਹੈਗੀ ਹੈ ਕੋਈ ਗੱਲ ਨਹੀਂ ਬਲਕਿ ਇਨਾਂ ਜਾਂਦਾ ਹੈਗਾ ਨਹੀਂ ਇਧਰ ਪੰਜਾਬ ਦੀ side ਵਿੱਚ ਜਾਂਦਾ ਹੋਂਦਾ

ਉਹ ਮਤਲਬ ਕਿ ਖੂਬ ਮਨਾਂਦੇ ਹਾਂ ਵਸਾਖ਼ੀ ਪੂਰੀ

ਜਿਵੇਂ ਅਸੀਂ ਜੇ ਭਈ ਇੰਜ ਬਣਾਨੇ ਹਾਂ ਤੇ ਤੁਹਾਡਾ ਅਪਣਾ ਹੈ ਵੱਖਰਾ ਹਾਂ ਗੱਲ ਗੱਲ ਓਹੀ ਆ ਜਾਂਦੀ ਹੈ ਨਾ ਹਾਂਜੀ ਆਪਣੇ ਘਰ ਦਾ ਹਿਸਾਬ ਕਿਤਾਬ

ਹਾਂਜੀ ਓਹੀ ਹੋ ਜਾਂਦਾ ਪਰ ਇਹ ਹੈ ਪਰ ਸਾਡੇ ਨਾ ਮਤਲਬ ਪਹਿਲਾ ਦਾ ਹੋਂਦਾ ਸੀ ਗਾ ਕੀ ਖੇਤੀ ਖੁਤੀ ਚ ਲੋਗ ਅ ਗੇਹੁ ਦਾ ਉਹ

ਸਾਡੇ ਪੰਜਾਬ ਵਿੱਚ ਉਹ ਜੇੜੇ ਉਹ ਗੇਹੁ ਕਟਦੇ ਨੇ ਓਦੇ ਛਿਟੇ ਹੋਂਦੇ ਹੈ ਨਾ ਉਹ ਓਦੀ ਖੀਰ ਬਣਾਂਦੇ ਤੇ ਉਹ ਵਿੱਚ ਪਾ ਕੇ ਤੇ ਖੀਰ ਬਣਾਂਦੇ ਹਾਂ ਤੇ ਖਾਂਦੇ ਹਾਂ

ਅਸੀਂ ਜੇ ਰਹਿੰਦੇ ਸੀ ਜੇਗਾ ਨਾ ਜਿਸ time ਰਾਜਪੂਰੇ ਤਾ ਓਥੇ ਮੈਂ ਕਰਦੇ ਸੀਗੇ ਏ ਕਰਦੇ ਸੀਗੇ ਕਿ ਹਾਂ ਖੇਤਾਂ ਚ ਚਲੇ ਗਏ ਫੇਰ ਕਣਕ ,ਕਣਕ ਵਡ ਕੇ ਲੈ ਆਏ ਤੇ ਘਰ ਆ ਕੇ ਤੇ ਫੇਰ ਅਪਣਾ ਗੇਹੁ ਦੀ ਉਹ ਗੁਰਦੁਆਰੇ ਚੜਾ ਅੰਦੇ ਸੀਗੇ

ਸਾਡੇ ਪੰਜਾਬ ਵਿੱਚ ਏਦਾਂ ਹੀ ਕਰਦੇ ਹੈ ਯਹ ਜਦੋ ਕਣਕ ਵਡਣੀ ਉਨ੍ਹਾਂਨੇ ਤੇ ਤੇਰਾਹ ਅਪ੍ਰੈਲ ਨੂੰ ਹੀ ਉਹ ਕਟ ਲਾਂਦੇ ਨੇ ਮਤਲਬ ਕਿ ਹਾਂਜੀ ਵੱਡੀਆਂ ਕਰਦੇ ਨੇ ਤੇ ਫੇਰ

ਛਿਟੇ ਕੱਢ ਕੇ ਲਿਆ ਕੇ ਓਹਦੀ ਖੀਰ ਬਣਾਨੇ ਹਾਂ ਅਸੀਂ ਤੇ ਫੇਰ ਉਹ ਹੀ ਅਸੀਂ ਖਾਣੇ ਹਾਂ ਵੰਡਦੇ ਹਾਂ ਸਾਰਿਆਂ ਨੂੰ ਅਪਣੇ ਮਤਲਬ ਕਿ ਆਸ ਪੜੋਸ ਰਿਸ਼ਤੇਦਾਰਾ ਨੂੰ ਸਾਰੇ ਕੱਠੇ ਬੈਠ ਕੇ ਮਿਲਕੇ ਖਾਣੇ ਹਾਂ ਫੇਰ ਉਹ ਖੀਰ ਓਹੀ ਹੈ ਨਾ ਅਲੱਗ ਅਲੱਗ system ਹੋਂਦਾ ਹੁਣ ਸਾਡੇ ਤਾ ਮਤਲਬ ਇਹੀ ਹੋਂਦਾ ਕਿ ਹਾਂ ਚਲ ਅਪਣਾ ਕਿ ਛੁੱਟੀ ਹੋਂ ਜਾਂਦੀ ਹੈ ,ਨਾਲੇ ਸਾਡੇ ਨਾ ਗੁਰਦੁਆਰੇ ਹੀ ਜਾਂਦੇ ਹਾਂ ਬਸ ਗੇਹੁ ਦਾ ਉਹ ਲੇ ਕੇ ਨਾ ਹਾਂ ਗੇਹੁ ਚੜਾ ਆਂਦੇ ਅਪਣਾ ਲੰਗਰ ਉਹ ਕਰ ਦੇਂਦੇ ਹਾਂ

ਜਦੋ ਓਥੇ ਜਾਕੇ ਵਾਰੀ ਵਾਰੀ ਨਹੀਂ ਆਂਦੀ ਹਾਂਜੀ ਹੋਰ ਸਾਡੇ ਵਿੱਚ ਵੀ ਇਹ ਜਿਦਣ ਹੋਣ ਅਸੀਂ ਅੰਭ ਨਹੀਂ ਹਜੇ ਸ਼ੁਰੂ ਕੀਤੇ ਖਰਬੂਜੇ ਨਹੀਂ ਸ਼ੁਰੂ ਕੀਤੇ ਤਰ ਨਹੀਂ ਸ਼ੁਰੂ ਕੀਤੀ ਏਹ ਅਸੀਂ ਹੁਣ ਗੁਰਦੁਆਰੇ ਸਾਰਾ ਸਮਾਨ ਲੇ ਕੇ ਦੇ ਕੇ ਯਾ ਅਪਣੇ ਗੁਰਦੁਆਰੇ ਦੇਦੋ ਯਾ ਅਪਣੀ ਤੀਆਂ ਨੂੰ ਦੇਦੋ ਦੇ ਕੇ ਫਿਰ ਖਾਣੇ ਹਾਂ ਅਸੀਂ manga ਮਤਲਬ ਕਿ ਅੰਭ ਜਦੋ ਖਾਣਾ ਸ਼ੁਰੂ

ਵਸ਼ਾਖੀ ਵਾਲੇ ਦਿਨ ਦੇ ਕੇ ਫਿਰ ਖਾਣੇ ਹਾਂ ਅਸੀਂ ਫੇਰ ਸ਼ੁਰੂ ਕਰਨੇ ਆ

ਗੁਰਪੁਰਨਿਮਾ ਨੂੰ ਜਾਂਦਾ ਵੇ ਸਾਡੇ ਹਾਂ ਸਾਡੇ ਗੁਰਪੁਰਨਿਮਾ ਨੂੰ ਖਰਬੂਜ਼ਾ ਚੜੇ ਗਾ ਤੇ ਉਸਦੇ ਬਾਧ ਘਰ ਚ ਆਏਗਾ ਫੇਰ ਖਾਵਾਂਗੇ ਮਤਲਬ ਇੱਕ ਵਾਰੀ ਚੜਾ ਕੇ

ਅਸੀਂ ਤੇ ਏਹ ਵਸਾਖ਼ੀ ਨੂੰ ਹੀ ਦੇਕੇ ਗੁਰਦੁਆਰੇ ਤੇ ਤੀਆਂ ਨੂੰ ਕੋਲ ਹੋਂਦਿਆਂ ਉਨ੍ਹਾਂਨੂੰ ਦੇ ਦੇਣੇ ਹਾਂ ਤੇ ਫੇਰ ਅਸੀਂ ਸ਼ੁਰੂ ਕਰਦੇਂਦੇ ਹਾਂ ਖਾਂ ਲੈਣੇ ਹਾਂ ਹਾਂ ਸਾਡੇ ਤਾ ਇੱਕ ਘੜਾ ਚੜਦਾ ਹੈ, ਘੜਾ ਵੀ ਚੜਦਾ ਇੱਕ ਇੱਕ ਪੱਖਾਂ ਹੱਥ ਨਾਲ ਹਾਂ ਉਹ ਸਾਰਾ ਹੋਂਦਾ ਨਾ ਨਾ ਉਹ ਤੇ ਉਹ ਤੇ ਚੜਦਾ ਨਿਮਾਣੀ ਕਾਸਤੀ ਤੇ ਚੜਦਾ ਹੈ ਹਾਂਜੀ ਹਾਂਜੀ ਉਸਤੋਂ ਬਾਧ ਹੀ ਸਾਡੇ ਨਾ ਅੰਬ ਖਰਬੂਜ਼ਾ ਉਸੀ ਤੋਂ ਬਾਧ ਹੀ ਸ਼ੁਰੂ ਕਰਦੇ ਸਾਡੇ ਅੱਛਾ ਤੁਸੀਂ ਫੇਰ ਓਦੋ ਸ਼ੁਰੂ ਕਰਦੇ ਹੋ ਏਹ ਤਾ ਨਿਮਾਣੀ ਕਾਸ਼ਤੀ ਨੂੰ ਚੜਦਾ ਨਹੀਂ ਨਹੀਂ ਪਤਾ ਕੀ ਗੱਲ ਹੈਗੀ ਹੈ ਨਾ ਸਾਡੇ ਤੇ ਨਾ ਮੇਰੇ ਸੋਹਰੇ ਤਾ ਸਾਰੇ ਹੈਗੇ ਨੇ ਹਿੰਦੂ ਮੇਰੇ ਪੇਕੇ ਹੈਗੇ ਨੇ ਓਦਰ ਮੰਦੇ ਹੈਗੇ ਨੇ ਗੁਰਦੁਆਰੇ ਨੂੰ ਹੁਣ ਏਧਰ ਤੇ ਆ ਕੇ ਏਧਰ ਦੇ ritual ਜਿੰਦਾ ਦੇ ਹੋ ਜਾਂਦੇ ਰਿਤੀ ਰਿਵਾਜ਼ ਓਦਾਂ ਹੀ ਕਰਨੇ ਪੇਂਦੇ ਹੈ

ਸਰਦਾਰਾ ਦਾ ਹਿੰਦੁਆਂ ਦਾ ਰਿਤੀ ਰਿਵਾਜਾਂ ਦਾ ਬੜਾ ਫ਼ਰਕ ਹੇਗਾ

ਗੁਰਦੁਆਰੇ book ਕਰਵਾਯਾ ਸੀ ਗਾ ਕੀ ਆਨੰਦ ਕਾਰਜ਼ ਹੋਣਗੇ ਅਸੀਂ ਦੇਖੇ ਹੀ ਨਹੀਂ ਸੀ ਕਿਸੀ ਦੇ ਫੇਰੇ ਏਧਰ ਆਏ ਮੇਰੀ ਸੱਸ ਕੇਂਦੇ ਕੇਂਦੇ ਅਸੀਂ ਤੇ ਫੇਰੇ ਨਹੀਂ ਕਰਾਣੇ ਹੇਗੇ ਅਸੀਂ ਲਾਵਾਂ ਕਰਾਂਦੇ ਨਹੀਂ ਕੇਂਦੇ ਵੇਦੀ ਦੇ ਹੋਣਗੇ ਫੇਰ ਮੈਨੂੰ ਪਤਾ ਹਾਂ ਮੈਨੂੰ ਤਾ ਪਹਿਲਾਂ ਇਹ ਵੀ ਨਹੀਂ ਪਤਾ ਸੀਗਾ ਕੀ ਮਸਿਆ ਕਦ ਹੋਂਦੀ ਹੈ ਏਕਾਦਸ਼ੀ ਕਦ ਹੋਂਦੀ ਹੈ ਕੁਛ ਨਹੀਂ ਪਤਾ ਸੀਗਾ ਏਧਰ ਆ ਕੇ ਪਤਾ ਲੱਗਿਆ ਹੁਣ ਉਹ ਤੇ ਫੇਰ ਹੋਲੀ ਹੋਲੀ ਸਾਰੇ ਪਰਿਵਾਰ ਵਿੱਚ ਰਹ ਕੇ ਤੇ ਰਿਸ਼ਤੇਦਾਰਾ ਦੀ ਵੀ ਪਤਾ ਚਲ ਜਾਂਦਾ ਬਈ ਹਾਂ ਹੋਰ ਹੋਰ ਸੁਣਾਓ ਹੋਰ ਵਸਾਖ਼ੀ ਤੇ ਫੇਰ ਹੋਰ ਕਿਥੇ ਜਾਂਦੇ ਨਹੀਂ ਨਹੀਂ ਸਾਡੇ ਕਿਥੇ ਨਹੀਂ ਬਸ ਗੁਰਦੁਆਰੇ ਵਿੱਚ ਜਾ ਆਂਦੇ ਨੇ ਓਥੇ ਮੱਥਾ ਟੇਕ ਕੇ ਏਥੇ ਤਾ ਹੁਣ ਗੇਹੁ ਗੂਹੁ ਤੇ ਹੇਗਾ ਹੀ ਨਹੀਂ ਹੁਣ ਤਾ ਪਹਿਲਾ ਵਾਲਿਆਂ ਚੀਜਾਂ ਹੈ ਨਹੀਂ ਹਾਂ ਆਪਣਾ normal ਹੀ ਚਲਦਾ ਪਿਆ

ਜਗਾਧਰੀ ਵਿੱਚ ਯਮੁਨਾ ਹੈਗੀ ਹੈ ਯਮੁਨਾ ਤੇ ਸ਼ਨਾਨ ਕਰਕੇ ਆਂਦੇ ਨੇ ਓਥੇ ਹੀ ਆਪਣਾ ਬੱਚੇ ਦੇ ਸਗਨ ਜੋ ਕਰਨੇ ਕਰਕੇ ਤੇ ਆਪਣੇ ਘਰ ਆ ਜਾਂਦੇ ਨੇ ਓਥੇ ਆਪਣਾ ਮੇਲਾ ਮੁਲਾ [

ਨਹੀਂ ਸਾ ਨਾਜ਼ੀ ਸਾਡੇ ਨਹੀਂ ਏਥੇ ਕਿੱਥੇ ਵੀ ਜਾਂਦੇ ਹੇਗੇ ਉਹ ਤਾ ਪਹਿਲਾਂ ਹੀ ਸੀਗਾ ਜੇੜਾ ਹਾਂ ਪੇਕਯਾ ਚਿਏ ਮੇਰੇ ਓਨਾ ਦਾ ਓਦਰ ਦੀ ਤਰਫ ਨਾ ਏਹ ਹੋਲੀ ਦੇ ਮਹਲੇ ਨੂੰ ਜਾਂਦੇ ਏਹ ਸਾਡੇ ਨਾ ਹੋਲੀਮਹਾਲੇ ਤੇ ਏ ਆਨੰਦਪੁਰ ਸਾਹਿਬ ਤੇ ਸੁੱਖ ਉਤਰਦੀ ਹੈ ਮੁੰਡੇ ਦੀ ਵੀ ਤੇ ਵਿਆਹ ਦੀ ਵੀ

ਸਾਡੇ ਸਾਡੇ ਹੋਣ ਏਥੇ ਸਾਨੂ ਸਾਡੇ ਪੇਕਯਾ ਦੇ ਹੋਰ ਰਿਵਾਜ਼ ਸੀ ਹੋਣ ਏਥੇ ਸੋਰੇ ਆਏ ਹਾਂ ਤੇ ਸਾਡੇ ਸੋਰਯਾ ਵਿੱਚ ਏਹ ਰਿਵਾਜ਼ ਹੈ ਵਸਾਖ਼ੀ ਨੂੰ ਸਾਡੇ ਸਸੂਰ ਜੇੜੇ ਸੀ ਪਹਿਲੇ ਉਹ ਸਾਨੂ ਲੈਹ ਜਾਂਦੇ ਹੋਂਦੇ ਸੀ ਯਮੁਨਾ ਤੇ ਖ਼ਾਨ ਪੀਣ ਦਾ ਸਾਮਾਨ ਲੇ ਜਾਂਦੇ ਰੋਟੀ ਬਣਾ ਕੇ ਲੇ ਜਾਨੀ ਤੇ ਓਥੇ ਬੇਹ ਕੇ ਬੱਚਿਆਂ ਨੂੰ ਸ਼ਨਾਨ ਕਰਾ ਕੇ ਤੇ ਓਥੇ ਬੇਹ ਖਾ ਪੀਕੇ ਅਪਣੇ ਸ਼ਾਮੀ ਘਰ ਆਂਦੇ ਸੀ ਅਸੀਂ

ਮੈਂ ਕਯਾ ਉਹੀ ਹੈ ਨਾ ਜਿੰਦਾ ਜਿੰਦਾ ਦੇ ਘਾਰ ਵਿੱਚ ਵਸ਼ ਜਾਂਦੇ ਓਹਦਾ ਓਹਦਾ ਆਪਣੇ ਆਪਣੇ ਏ ਰੀਤੀ ਰਿਵਾਜ਼ ਬਨਾਣ ਲਾਗਜਾਂਦਾ ਹੋਰ ਕਿ ਹੈ ਹੋਰ ਬਾਕੀ ਫੇਰ ਚਲੋ ਵਸਾਖ਼ੀ ਤੇ ਹਰ ਕੋ ਤਿਉਹਾਰ ਬੰਦਾ ਅਪਣੇ ਘਾਰ ਵਿੱਚ

ਅੱਜ ਉਹ ਵਸਾਖ਼ੀ ਹੈ ਅੱਜ ਉਹ ਕਰੋ ਅੱਜ ਉਹ ਕਰੋ ਘਰ ਹੀ ਪੁੜੀਆਂ ਬਣਾ ਲੋ ਖਾਂ ਲੋ ਪੀਹ ਲੋ ਹੋਰ ਬਜ਼ਾਰ ਦੀ ਚੀਜ਼ਾਂ ਤੇ ਵੇਸੇ ਵੀ ਅਛਿਯਾ ਨਹੀਂ ਲਗਦਿਆਂ ਘਾਰ ਹੀ ਬਣਾ ਲਈ ਦਹ ਬੱਚਿਆਂ ਨੂੰ enjoy ਕਰ ਲਈਦਾ

ਏਸੇ ਨਾਲ ਏਸੇ ਕਰਕੇ ਏਸੇ ਕਰਕੇ ਬੰਦਾ ਘਰ ਵਿੱਚ ਸਾਰੇ ਬੈਠ ਜਾਂਦੇ ਨੇ ਵੇਸੇ ਤੇ ਅੱਜ ਕਲ time ਹੀ ਨਹੀਂ ਹੈ ਬੱਚਿਆਂ ਕੋਲ ਹੀ ਨਹੀਂ ਹੈ ਕੁਛ ਨਹੀਂ ਪਹਿਲਾਂ ਪਹਿਲਿਆਂ ਗਲਾ ਖਤਮ ਹੋ ਗਇਆ ਹੋਣ ਹੁਣ ਤਾ ਬਸ

ਮੈਂ ਕਯਾ ਪਹਿਲਾਂ ਵਾਲੀ ਗਲਾ ਹੁਣ ਤੇ ਖ਼ਤਮ ਹੋ ਗਇਆ ਕਲਾ ਕਲਾ ਰਹ ਗਯਾ ਕਲੀ ਕਲੀ family ਚ ਹੈ ਆਪਣੀ ਆਪਣੀ family ਨੂੰ ਲੇਯ ਕੇ ਬੇਠ ਜਾਂਦੇ ਸਹੀ ਗੱਲ ਹੈ ਸਹੀ ਗੱਲ ਹੈ ਅੱਜ ਕਲ ਤੇ ਬਸ ਰਿਵਾਜ਼ ਹੀ ਹੋ ਗਯਾ ਆਪਣੀ family ਲੋ ਤੇ hotel ਲੋ enjoy ਹੋ ਗਯਾ ਅਸੀਂ ਤਾ ਫਿਰ ਇੰਜ ਹੀ ਕਰੀਦਾ ਇੰਜ ਹੀ ਕਰੀਦਾ ਬੇਟੀ ਦਾ birthday ਹੋਂਦਾ ਨਾ ਅਸੀਂ ਵੀ ਸਾਡੇ ਵੀ ਬੱਚੇ ਇੰਜ ਕਰਦੇ ਨੇ ਹੋਣ ਬੱਚੇ ਇੰਜ ਕਰਦੇ ਨੇ ਘਾਰ ਕੇਂਦੇ ਕਿਥੇ ਤੁਸੀਂ ਕਰੋਗੇ ਏਹ ਵਖ਼ਤ ਚਲੋ ਜਾਣੇ ਹਾਂ hotel ਤੇ ਓਥੇ ਹੀ ਖਾਂ ਪੀਹ ਕੇ ਆਪਣੇ ਘਾਰ ਆਓ ਕਿਥੇ ਆਪਣੇ ਲਗੇ ਰਹੋਗੇ

ਨਹੀਂ ਏਨੀ ਦੇਰ ਬਨਾਣ ਵਿੱਚ ਲੱਗ ਜਾਂਦੀ ਹੈ ਫੇਰ ਬੱਚੇ ਪਤਾ ਕਿ ਕੈਂਹਦੇ ਨੇ ਸਾਨੂ ਤੇ ਪਸੰਦ ਹੀ ਨਹੀਂ ਆਯਾ ਸੀ ਗਾ ਅਸੀਂ ਤੇ ਬਾਹਰ ਦਾ ਖਾਣਾ ਸੀ ਗਾ ਖਾਣਾ ਬਾਹਰ ਦੇ ਜਦੋ ਚਟ ਪਟੇ ਖਾਂਦੇ ਨੈਣਾ ਜਿਵੇ ਉਹ ਜਾਂਦਾ ਸਵਾਦ ਲੱਗਦੇ ਨੇ ਜਦੋ ਉਂਗਲਾਂ ਚੱਟਦੇ ਨੇ ਤੇ ਅਸੀਂ ਉਹ ਪਸੰਦ ਨਹੀਨਾ ਕਰਦੇ ਹੈਂਗੇ ਅਸੀਂ ਕੇਂਦੇ ਘਾਰ ਹੀ ਅੱਛਾ ਲਗੇ ਤੇ ਬੱਚੇ ਨਹੀਂ ਪਸੰਦ ਕਰਦੇ ਬੱਚੇ ਕੇਂਦੇ ਅਸੀਂ ਬਾਹਰ ਦਾ ਹੀ ਖਾਣਾ ਫੇਰ ਬੱਚਿਆਂ ਦੀ ਮੰਨੀ ਪੈਂਦੀ ਹੈ ਫੇਰ ਬੱਚਿਆਂ ਨੂੰ ਲੇ ਕੇ ਜਾਣਾ ਪੇਂਦਾ ਹਾਂ ਨਹੀਂ ਪਹਿਲਾਂ ਜਦੋ ਸੀ ਛੋਟੇ ਹੋਂਦੇ ਸੀਗੇ mummy mummy ਕਰੇਲੇ ਬਣਾਂਦੇ ਸੀ ਨਾ ਅਸੀਂ ਅੰਦਰ ਅੰਦਰ ਦਾ ਪਿਆਜ਼ ਖਾਂ ਲੇਂਦੇ ਸੀਗੇ

ਹਾਂ ਤੇ ਅੱਜ ਪਤਾ ਲੱਗਦਾ ਕੀ ਉਹ ਕਿਨਿ ਮੇਹਨਤ ਨਾਲ ਬੰਦਾ ਹੁਣ ਅਸੀਂ ਉਹ ਖਾਂਦੇ ਹਾਂ ਬੱਚੇ

ਚੀਜਾਂ ਦਾ ਹੀ ਫੇਹਦਾ ਅਮ ਜੇੜੇ ਪਿਆਜ਼ ਹੈ ਉਹ ਪਿਆਜ਼ ਹੀ ਹੈ ਛਿਲਕਯਾ ਦਾ ਹੀ ਫਾਇਦਾ

ਓਹੀ ਹੈਨਾ ਬਸ ਅਗੇ ਬਸ ਹੋਰ ਚਲੀ ਜਾਂਦਾ ਹੋਰ ਬੱਚੇ ਕਿ ਕਰ ਰਹੇ ਨੇ

ਅਭ ਮੁਜੇ mobile ਦੇਖਣੇ ਦੋ ਕਲ ਫੇਰ ਵਸਾਖ਼ੀ ਹੈ ਫਿਰ ਤੂਨੇ ਜਾਣਾ ਕਹੀ ਗੁਮਣੇ ਤੋਂ ਮੁਜੇ phone ਨਹੀਂ ਮਿਲੇਗਾ ਦੇਖਣੇ ਕੇ ਲੀਏ ਦੇਖਣਾ

calender ਤੇ ਤੇਰਾਹ ਦੀ ਦਸੀ ਗਈ ਹੈ ਵਸਾਖ਼ੀ ਨਹੀਂ ਸੰਗਰਾਂਦ ਕੇਂਦੇ ਨੇ ਚੋਹਦਾ ਤਰੀਕ ਦੀ ਹੈਨਾ

ਸੰਗਰਾਂਦ ਚੋਹਦਾ ਤਰੀਕ ਦੀ ਹੈਗੀ ਹੈ ਹਾਂਜੀ ਤੇ ਮਨਾਂ ਵੀ ਚੋਹਦਾ ਤਰੀਕ ਨੂੰ ਰਹੇ ਨੇ ਹਾਂਜੀ ਹਾਂਜੀ ਉਹੀ ਕਹਿ ਰਹੀ ਹਾਂ ਚੋਹਦਾ ਹੀ ਨੂੰ ਮੇਰੇ ਖ਼ਯਾਲ ਤੋਂ ਗੁਰਦੁਆਰੇ ਦੀ ਏ announcement ਹੋਈ ਨਹੀਂ ਹੈਗੀ ਹਜੇ ਕਲ ਦੀ ਤਾ ਹੈਈ ਨਹੀਂ announcement ਨਹੀਂ ਤਾ speaker ਲੱਗ ਜਾਂਦੇ ਹੈ ਨਾ ਪਤਾ ਲੱਗ ਜਾਂਦਾ ਹੈ

ਮੈਂ ਵੀ ਅੱਜ ਗੁਰਦੁਆਰੇ ਗਈ ਨਹੀਂ ਕਲ ਦੀ ਤਬੀਯਤ ਖਰਾਬ ਹੋਈ ਦਿਸੀ ਬੁਖ਼ਾਰ ਹੋਯਾ ਦਯਾ ਸੀ ਤੇ ਮੈਂ ਗਈ ਨਹੀਂ ਗੁਰਦੁਆਰੇ ਹੁਣ ਸਵੇਰੇ ਜਾਵਾਂਗੀ ਤੇ ਪਤਾ ਲਗੇਗਾ ਭਈ ਕਿ ਹੈਗਾ ਹਿਸਾਬ ਕਿਤਾਬ ਗੁਰਦੁਆਰੇ ਵਿੱਚ ਕਦੋ ਮਨਾ ਹਾਂਜੀ ਮੈਂ ਹੁਣ ਉਹ ਵੀ ਹੈਨਾ ਬੁਖ਼ਾਰ ਵੀ ਬਹੁਤ ਜਾਂਦਾ ਚਲ ਰਹੀਆਂ ਸਾਰੇ ਬਿਮਾਰ

ਬੁਖ਼ਾਰ ਇਤਨਾ ਬੁਖ਼ਾਰ ਮੈਂ ਤੇ ਦੋ ਦਿਨ ਬਯੋਸ਼ ਹੀ ਪਈ ਰਹੀ ਏਨਾ ਬੁਖ਼ਾਰ ਤੇਜ ਨਾਲੇ loose motion ਵੀ ਹੋ ਗਯਾ ਨਾਲ ਬੁਖ਼ਾਰ ਵੀ ਹੋ ਗਯਾ ਨਾਲੇ ਲਤਾਂ ਚਲਣ ਨਾ ਮੇਰੀਆਂ ਪਰਸ਼ਾਂਨ ਹੋ ਗਏ ਸਾਰੇ ਹੀ ਮਿੰਕੂ ਮੁੰਡਾ ਵੀ ਪਰਸ਼ਾਂਨ ਹੋਗਯਾ mummy ਏਹ ਕੀ ਹੋਗਯਾ ਤੁਹਾਨੂੰ

ਅੱਛਾ

ਕਰਦੀ ਵੋਟੀ ਕਰਦੀ ਹੈ ਸੇਵਾ ਐਸੀ ਗੱਲ ਤੇ ਨਹੀਂ ਲਤਾ ਬਿਮਾਰ ਪਈਏ ਲਤਾ ਲੁਤਾ ਕੁਟ ਦੇਂਦੀ ਏ time ਸਿਰ ਚਾਹ ਪਾਣੀ ਰੋਟੀ ਰਾਟੀ ਮਿਲ ਜਾਂਦੀ ਏ ਤੇ ਏਹ ਸੇਵਾ ਹੀ ਹੈ ਤੇ ਐਸ਼ ਤੋਂ ਵੱਧ ਕੈਡੀ ਸੇਵਾ ਨਹੀਂ ਜੀ ਅੱਜ ਕਲ ਤਾਂ ਉਹ ਹਿਸਾਬ ਆ ਇੱਕ ਹੱਥ ਲਵੋ ਤੇ ਇੱਕ ਹੱਥ ਦੇਵੋ

ਕਰਣੀ ਹੀ ਹੈ ਸੇਵਾ ਤੇ ਕਰਦੇ ਹੀ ਪਏ ਹਾ ਤੇ ਹੁਣ ਜੇ ਸਯਾਨਾ ਬੰਦਾ ਹੈ ਤੇ ਸੇਵਾ ਕਰਣੀ ਉਨ੍ਹਾਂਨੇ ਕਰਣੀ ਹੀ ਕਰਣੀ ਏ ਹਾਂ ਏਹ ਵੀ ਹੈ

ਉਨ੍ਹਾਂ ਨੂੰ ਵੀ ਸੇਵਾ ਦੀ ਬੱਚਾ ਪੈਦਾ ਕਰਨਾ

ਤੋਂ ਉਹ ਅੱਛੀ ਗੱਲ ਹੈ ਬਿਮਾਰ ਵਾਲੀ ਸੇਵਾ ਨਹੀਂ ਮੇਰੇ ਕੋਲੋਂ ਹੋਏਗੀ ਹਾਂ ਬੱਚਿਆਂ ਵਾਲੀ ਸੇਵਾ ਮੈਂ ਕਰਦਾਗੀ ਠੀਕ ਏ ਉਹ ਦਿੱਖਦਾ ਹੈ ਨਾ ਮੂਲ ਮੂਲ ਨਾਲ ਬਯਾਜ ਪਿਆਰਾ ਉਹ ਵਾਲਾ ਕੰਮ ਕੀਤਾ ਹੋਇਆ ਤੁਸੀਂ ਉਹ ਫੇਰ ਖੁਸ਼ੀ ਵੀ ਮਿਲਦੀ ਹੈ ਬੱਚੇ ਖਿਡਾਂਨ ਨੂੰ ਵੀ ਮਿਲਦਾ ਤੇ ਅੰਦਰੋਂ ਖੁਸ਼ੀ ਵੀ ਮਿਲਦੀ ਹੈ ਤੇ ਉਹ ਖੁਸ਼ੀ ਨਾਲ ਸੇਵਾ ਹੋ ਜਾਂਦੀ ਹੈ ਜੇ ਬੰਦਾ ਮਿਮਾਰ ਪੇ ਜਾਏ ਨਾ ਫੇਰ ਸੇਵਾ ਨਹੀਂ ਹੋਂਦੀ ਫੇਰ ਨਹੀਂ ਬਰਦਾਸ਼ ਹੋਂਦਾ ਉਹ ਜਾਂਦਾ ਦਿੱਕਤ ਦੇ ਦੇੰਦਾ ਬੱਚਿਆਂ ਦਾ ਤਾ ਬਿਲਕੁਲ ਵੀ ਨਹੀਂ ਬਰਦਾਸ਼ ਹੋਂਦਾ ਤੇ ਬੱਚੇ ਪਾਵੇ ਜਿਸਤਰਾਂ ਮਰਜ਼ੀ ਕਰਨ ਉਹ ਕਰ ਲੈਂਦੇ ਨੇ ਫੇਰ ਵੀ ਚਲੋ ਹਜ਼ੇ ਤਕ ਤਾ ਬੱਚੇ ਠੀਕ ਨੇ ਕਰਦੇ ਨੇ ਸੇਵਾ

ਹਾਂ ਬਸ ਓਹੀ ਹੈ ਇੱਕ ਹੱਥ ਲੈ ਇੱਕ ਹੱਥ ਦੇ ਅਪਣਾ ਠੀਕ ਹੈ

ਬਸਜੀ ਹੋਰ ਠੀਕ ਠਾਕ ਹੇਗਾ

ਹੋਰ ਫੇਰ ਵਸਾਖ਼ੀ ਦੀਆਂ ਤਿਆਰੀਆਂ ਕਰੋ ਫੇਰ ਫਟਾ ਫਟ ਹੈ ਠੀਕ ਹੈ ਜੀ ਕੋਈ ਗੱਲ ਨਹੀਂ

ਪਿੰਡਾਂ ਵਿੱਚ ਲੋਕ ਲਾਲ ਮਿਰਚਾਂ ਕੁੱਟਣ ਲਈ ਉੱਖਲ ਦੀ ਵਰਤੋਂ ਕਰਦੇ ਹਨ। ਮੂਰਖ ਸੋਚ ਸਮਝ ਕੇ ਗੱਲ ਕਰਿਆ ਕਰ ਉੱਖਲ ਵਾਂਗ ਨਹੀਂ। ਉੱਚਾ ਚਿਮਟਾ ਅੱਜ ਕੱਲ ਰਸੋਈ ਵਿੱਚ ਉੱਚੇ ਦੀ ਵਰਤੋਂ ਘੱਟ ਗਈ ਹੈ। ਉੱਚਾ ਸਥਾਨ ਵੈਸ਼ਨੋ ਦੇਵੀ ਦਾ ਮੰਦਰ ਉੱਚੇ ਸਥਾਨ ਉੱਤੇ ਸਥਿਤ ਹੈ। ਕੱਦ ਵਿੱਚ ਉੱਚਾ ਹੋਣਾ ਉੱਚੇ ਕੱਦ ਵਾਲਿਆਂ ਦੀ ਅਕਲ ਵੀ ਵੱਡੀ ਹੋਵੇ ਇਹੇ ਜ਼ਰੂਰੀ ਤਾਂ ਨਹੀਂ। ਉੱਚਾ ਬੋਲਣਾ ਤੂੰ ਉੱਚਾ ਬੋਲ ਉਸਨੂੰ ਉੱਚਾ ਸੁਣਦਾ ਹੈ। ਨਾਈ ਦਾ ਸੰਦ ਨਾਈ ਹਮੇਸ਼ਾ ਆਪਣੇ ਉੱਚੇ ਨੂੰ ਸਾਫ਼ ਕਰਕੇ ਰੱਖਦਾ ਹੈ। ਅਹ ਉੱਠ ਖੜ੍ਹਾ ਹੋਣਾ ਕੁਰਸੀ ਤੋਂ ਉੱਠੋ ਅਤੇ ਆਪਣੇ ਕੰਮ ਤੇ ਜਾਉ। ਬੱਦਲ ਦਾ ਚੜਨਾ ਆਕਾਸ਼ ਵਿੱਚ ਪੱਛਮ ਵੱਲੋਂ ਕਾਲੇ ਬੱਦਲ ਉੱਠ ਰਹੇ ਹਨ। ਜਾਗਣਾ ਸਵੇਰੇ ਜਲਦੀ ਉੱਠ ਕੇ ਸੈਰ ਕਰਨ ਨਾਲ ਸਿਹਤ ਠੀਕ ਰਹਿੰਦੀ ਹੈ। ਪੈਦਾ ਹੋਣਾ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਬੁਰੇ ਖਿਆਲ ਉੱਠ ਰਹੇ ਹਨ। ਉਠਾ, ਚੁੱਕਣਾ ਪਾਣੀ ਦੀ ਭਰੀ ਬਾਲਟੀ ਨਾ ਉਠਾ ਤੇਰੇ ਲੱਕ ਵਿੱਚ ਦਰਦ ਹੋਵੇਗੀ। ਸਰੀਰ ਦੇ ਅੰਗਾਂ ਵਿੱਚ ਉਠਾ ਮੇਰੀ ਮਾਂ ਦੇ ਉਠੇ ਵਿੱਚ ਪੀੜ ਤਾਂ ਨਹੀਂ ਪਰ ਮੈਨੂੰ ਚੰਗਾ ਨਹੀਂ ਲੱਗ ਰਿਹਾ। ਅਗਵਾ ਕਰਨਾ, ਉਸਨੇ ਅਮੀਰ ਬਣਨ ਲਈ ਨੀਤਾ ਦੀ ਕੁੜੀ ਨੂੰ ਉੱਠਵਾ ਲਿਆ। ਰੰਗ-ਰੂਪ ਦਾ ਉੱਠਣਾ ਇਸ ਸੋਹਣੇ suit ਨੇ ਤੇਰੇ ਰੰਗ-ਰੂਪ ਵਿੱਚ ਉਠਾ ਲੈ ਆਉਂਦੀ ਹੈ। ਉਤਰ, ਪਾਣੀ ਦਾ ਘੱਟਣਾ ਹੜ੍ਹ ਦਾ ਪਾਣੀ ਪਿੰਡ ਵਿੱਚੋਂ ਉਤਰਨਾ ਸ਼ੁਰੂ ਹੋ ਗਿਆ ਹੈ। ਉੱਪਰਲੀ ਦੁਕਾਨ ਤੋਂ ਉੱਤਰਨਾ ਪਹਾੜੀ ਤੋਂ ਉੱਤਰਦਿਆਂ ਉਸਦਾ ਪੈਰ ਫਿਸਲ ਗਿਆ। ਹੱਡੀ ਦਾ ਆਪਣੀ ਜਗ੍ਹਾ ਤੋਂ ਉੱਤਰਨਾ ਰੱਬ ਦਾ ਸ਼ੁਕਰ ਅਹ ਕਰ ਗਿੱਟੇ ਦੀ ਹੱਡੀ ਟੁੱਟੀ ਨਹੀਂ। ਉੱਤਰੀ ਹੈ। ਉੱਤਰ, ਉੱਤਰ-ਦਿਸ਼ਾ ਵਿੱਚ, ਮੇਰੇ ਘਰ ਦਾ ਦਰਵਾਜ਼ਾ ਉੱਤਰ ਵੱਲ ਖੁੱਲਦਾ ਹੈ। ਪ੍ਰਸ਼ਨ ਦਾ ਉੱਤਰ ਮੈਨੂੰ ਇਸ ਪ੍ਰਸ਼ਨ ਦਾ ਉੱਤਰ ਨਹੀਂ ਸਮਝ ਰਿਹਾ। ਉਤਾਰ ਨਕਲ ਉਸਦੀ ਕਾਪੀ ਤੋਂ ਪ੍ਰਸ਼ਨ ਦੇ ਉੱਤਰ

ਆਪਣੇ ਪੈਰਾਂ ਵਿੱਚੋਂ ਜ਼ੁਰਾਬਾਂ ਉਤਾਰ ਦੇ ਬੜੀ ਬਦਬੂ ਆ ਰਹੀ ਹੈ ਉਲਟੀ ਕੈਅ, ਉਲਟੀ ਕਰਨ ਤੋਂ ਬਾਅਦ ਉਹੋ ਠੀਕ ਮਹਿਸੂਸ ਕਰ ਰਿਹਾ ਹੈ

ਉਲਟਾ ਸੁਣਨਾ ਪਵੇਗਾ ਜਿਸ ਤਰ੍ਹਾਂ Car ਉਲ਼ਟੀ ਪਈ ਸੀ driver ਜ਼ਰੂਰ ਮਰ ਗਿਆ ਹੋਵੇਗਾ। ਸਗੋਂ ਉਸਨੂੰ ਬੁਰਾ ਕਹਿਣ ਦੀ ਬਜਾਏ ਉਲਟਾ ਤੁਹਾਨੂੰ ਸਮਝਾਉਣਾ ਚਾਹੀਦਾ ਸੀ। ਉੱਲੂ, ਇੱਕ ਪੰਛੀ ਉੱਲੂ ਦੀਆਂ ਅਵਾਜ਼ਾਂ ਰਾਤ ਨੂੰ ਹੀ ਸੁਣਾਈ ਦਿੰਦੀਆਂ ਹਨ।